ਬਹੁਤ ਜ਼ਿਆਦਾ ਸਜਾਵਟ ਕੀਤੀ ਹੋਈ ਹੈ ਵਾਈਟ ਕਲਰ ਦਾ ਪੇਂਟ ਹੈ ਉੱਪਰ ਪੱਖੇ ਲੱਗੇ ਹੋਏ ਹਨ ਪਰਦੇ ਵੀ ਲੱਗੇ ਹੋਏ ਹਨ।

ਸਾਈਡਾਂ ਤੇ ਸਾਈਡਾਂ ਤੇ ਲਾਈਟਾਂ ਲੱਗੀਆਂ ਹੋਈਆਂ ਹਨ ਬਹੁਤ ਜਿਆਦਾ ਸਜਾਵਟ ਕੀਤੀ ਹੋਈ ਹੈ।

ਇਹ ਗੁਪਤਾ ਆਪਰੇਸ਼ਨ ਹੈ ਇੱਥੇ ਹਰ ਤਰ੍ਹਾਂ ਦੀ ਐਨਕ ਮਿਲ ਜਾਂਦੀ ਹੈ ਨਜ਼ਰ ਵਾਲੀ ਐਨਕ ਵੀ ਮਿਲ ਜਾਂਦੀ ਹੈ ਅਤੇ ਅਲੱਗ ਅਲੱਗ ਪ੍ਰਕਾਰ ਦੀ --

ਇਹ ਇੱਕ ਕੋਚਿੰਗ ਸੈਂਟਰ ਹੈ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਹਨ ਬੱਚੇ ਬੈਠੇ ਹੋਏ ਹਨ ਇੱਕ ਟੀਚਰ ਉਹਨਾਂ ਨੂੰ ਕੋਚਿੰਗ ਦੇ ਰਿਹਾ ਹੈ।

ਇਹ ਬੀਕਾਨੇਰ ਦੀ ਦੁਕਾਨ ਹੈ ਇਥੋਂ ਦੀ ਮਠਿਆਈ ਬਹੁਤ ਜਿਆਦਾ ਵਧੀਆ ਹੁੰਦੀ ਹੈ ਤੇ ਹਰ ਇੱਕ ਤਰ੍ਹਾਂ ਦੀ --

ਇੱਥੇ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਂਦੇ ਹਨ ਜਿਵੇਂ ਕਿ ਪਲਾਜੋ ਸੂਟ ਸ਼ਰਾਰਾ ਸੂਟ।

ਤਿਆਰ ਹੁੰਦੀਆਂ ਹਨ ਇਹ ਇੱਕ ਬਹੁਤ ਵਧੀਆ ਸੈਲੂਨ ਹੈ ਇੱਥੇ ਇੱਥੇ ਇਹਨਾਂ ਦੇ ਵਾਲ ਵਾਲ ਵਗੈਰਾ--

ਇਹ ਛੋਟੇ ਬੱਚਿਆਂ ਦੇ ਕੱਪੜੇ ਲੱਗੇ ਹੋਏ ਹਨ ਇੱਥੇ ਟੀ ਸ਼ਰਟਾਂ ਪਜਾਮੇ ਫਰੋਕਾਂ ਬੱਚਿਆਂ ਦੇ ਹਰ ਇੱਕ ਤਰ੍ਹਾਂ ਦੇ ਕੱਪੜੇ ਲੱਗੇ ਹੋਏ ਹਨ।

ਸ਼ਿਵ ਦੀ ਪੂਜਾ ਕਰਦੇ ਹਨ ਇਹ ਬਹੁਤ ਹੀ ਪੁਰਾਣਾ ਮੰਦਿਰ ਹੈ ਸ਼ਿਵ ਮੰਦਿਰ ਹੈ ਇੱਥੇ ਸਾਵਨ ਦੇ ਮਹੀਨੇ ਵਿੱਚ ਲੋਕੀ ਆਉਂਦੇ ਹਨ ਅਤੇ ਸ਼ਿਵ ਪੂਜਾ --

ਹੋਏ ਹਨ ਅਤੇ ਬੱਚੇ ਆਪਣੀ ਆਪਣੀ ਚੇਅਰ ਉੱਤੇ ਬੈਠ ਕੇ ਟੇਬਲ ਦੇ ਉੱਪਰ ਸਮਾਨ ਰੱਖ ਕੇ ਆਪਣੀ ਆਪਣੀ ਪੇਂਟਿੰਗ ਕਰ ਰਹੇ ਹਨ।

ਇੱਥੇ ਲੋਕੀ ਆਉਂਦੇ ਹਨ ਅਤੇ ਹਰ ਇੱਕ ਤਰ੍ਹਾਂ ਦਾ ਖਾਣ ਪੀਣ ਦਾ ਸਮਾਨ ਖਰੀਦ ਕੇ ਲੈ ਕੇ ਜਾਂਦੇ ਹਨ।

ਇਹ ਇੱਕ ਮਾਰਕੀਟ ਹੈ ਇੱਥੇ ਟੇਬਲ ਦੇ ਉੱਤੇ ਫਿਸ਼ ਲੱਗੀ ਹੋਈ ਹੈ ਇੱਕ ਆਦਮੀ ਫਿਸ਼ ਵੇਚ ਰਿਹਾ ਹੈ।

ਹਰ ਇੱਕ ਤਰ੍ਹਾਂ ਦੇ ਪੈਕਟ ਖਾ ਮਿਲ ਜਾਂਦੇ ਹਨ ਬੱਚਿਆਂ ਦੇ ਖਾਣ ਪੀਣ ਦੇ ਬੱਚੇ ਆਂਦੇ ਹਨ ਅਤੇ ਇਥੋਂ ਟੋਫੀਆਂ ਵਗੈਰਾ --

ਅਤੇ ਧੁੱਪ ਚੜ੍ਹੀ ਹੋਈ ਹੈ ਥੋੜੀ-ਥੋੜੀ ਮਿੱਟੀ ਵਾਲੀ ਗਰਾਊਂਡ ਹੈ ਪਿੱਛੇ ਇੱਕ ਬਿਲਡਿੰਗ ਬਣੀ ਹੋਈ ਹੈ ਕਿਸੇ ਦਾ ਘਰ ਹੈ।

ਕੁਰਸੀਆਂ ਲੱਗੀਆਂ ਹੋਈਆਂ ਹਨ ਟੇਬਲ ਲੱਗੇ ਹੋਏ ਹਨ ਛੋਟੇ ਬੱਚੇ ਇੱਥੇ ਆ ਕੇ ਬੈਠਦੇ ਹਨ ਅਤੇ।

ਇਧਰ ਖੜੀ ਹੈ ਬੱਚਿਆਂ ਨੂੰ ਚੈੱਕ ਕਰ ਰਹੀ ਹੈ ਵਿੱਚ ਵਿੱਚ ਘੁੰਮ ਕੇ ਉਹਨਾਂ ਦੇ ਚੈੱਕ ਕਰ ਰਹੀ ਹੈ ਕਿ ਉਹ ਕਿੱਦਾਂ ਕੰਮ --

ਲੋਕੀ ਘਰ ਜਾ ਕੇ ਪੜਦੇ ਹਨ ਇਥੇ ਹਰ ਇੱਕ ਤਰ੍ਹਾਂ ਦੀ ਕਿਤਾਬ ਮਿਲਦੀ ਹੈ ਲੋਕੀ ਇਥੋਂ ਕਿਤਾਬਾਂ ਖਰੀਦ ਕੇ ਅਤੇ ਫਿਰ।

ਇੱਥੇ ਡੀਲਾ ਆਸਮਾਨ ਹੈ ਤ ਸ ਇੱਕ ਪਹਾੜ ਬਣਿਆ ਹੋਇਆ ਹੈ ਥੱਲੇ ਦਰਖਤ ਲੱਗੇ ਹੋਏ ਹਨ। ਇੱਕ ਮੁੰਡਾ ਖੜਾ ਹੋਇਆ ਹੈ।

ਇਹ ਦੇਖ ਇਹ ਸਾਈਡ ਸਾਈਡ ਤੇ ਦੇਖ ਰਿਹਾ ਹੈ ਅਤੇ ਉੱਥੇ ਫੋਟੋਆਂ ਖਿੱਚ ਖਿੱਚ ਰਿਹਾ ਹੈ ਅਤੇ ਥੋੜੀ ਥੋੜੀ ਧੁੱਪ ਵੀ ਨਿਕਲੀ ਹੋਈ ਹੈ।

ਦਾ ਰੰਗ ਇਸ ਵਿੱਚ ਸ਼ੋਅ ਕੀਤਾ ਹੋ --